ਵਾਤਾਵਰਨ ਨਾਲ ਹੀ ਜੁੜਿਆ ਹੁੰਦਾ ਹੈ, ਪ੍ਰਦੂਸ਼ਣ ਗੰਦਗੀ ਜਾਂ ਪ੍ਰਦੂਸ਼ਕਾਂ ਵਿਦੇਸ਼ੀ ਪਦਾਰਥਾਂ ਜਾਂ ਕੁਦਰਤੀ ਤੌਰ 'ਤੇ ਪੈਦਾ ਹੋਣ ਵਾਲੀ ਗੰਦਗੀ ਦੇ ਕੁਦਰਤੀ ਸੋਮਿਆਂ ਵਿੱਚ ਮਿਲਾਪ ਨੂੰ ਦਰਸਾਉਂਦਾ ਹੈ, ਜਿਸ ਨਾਲ ਬਹੁਤ ਸਾਰੇ ਬਦਲਾਵ ਹੁੰਦੇ ਹਨ, ਅਤੇ ਧਰਤੀ ਤੇ ਜੀਵਨ ਪ੍ਰਭਾਵਿਤ ਹੁੰਦਾ ਹੈ ਹਵਾ, ਪਾਣੀ ਅਤੇ ਧੁਨੀ ਪ੍ਰਦੂਸ਼ਣ ਦੀ ਸਮੱਸਿਆ ਗੰਭੀਰ ਅਕਾਰ ਲੈ ਰਹੀ ਹੈ। ਵੱਧ ਰਹੀ ਉਦਯੋਗਿਕਤਾ ਵਾਤਾਵਰਣ ਲਈ ਤਬਾਹੀ ਬਣ ਰਹੀ ਹੈ, ਉਦਯੋਗਿਕ ਕੂੜਾ-ਕਰਕਟ, ਧੂੰਆਂ ਅਤੇ ਹੋਰ ਗੈਸਾਂ ਵੱਡੇ ਪੱਧਰ ਤੇ ਹਵਾ ਨੂੰ ਪ੍ਰਦੂਸ਼ਿਤ ਕਰ ਰਹੀਆਂ ਹਨ ਇਮਾਰਤਾਂ ਤੋਂ ਇਲਾਵਾ, ਆਵਾਜਾਈ ਦੇ ਸਾਧਨ ਦੀ ਘਣਤਾ ਹਵਾ ਵਿੱਚ ਯੋਗਦਾਨ ਪਾਉਂਦੀ ਹੈ ਧੂੰਆਂ ਅਤੇ ਜ਼ਹਿਰੀਲੇ ਰਸਾਇਣਾਂ ਦਾ ਵਾਤਾਵਰਨ ਵਿੱਚ ਸਲਫਰ ਡਾਈਆਕਸਾਈਡ ਦੇ ਪੱਧਰ ਨੂੰ ਵਧਾ ਰਿਹਾ ਹੈ, ਜੋ ਕਿ ਆਮ ਲੋਕਾਂ ਦੇ ਹਿੱਤ ਲਈ ਬਿਲਕੁਲ ਚੰਗਾ ਨਹੀਂ ਹੈ ਕੋਲਕਾਤਾ, ਦਿੱਲੀ ਅਤੇ ਮੁੰਬਈ ਦੇ ਸ਼ਹਿਰਾਂ ਵਿਚ ਸੋਰ Pollution ਨਿਯਮਿਤ ਸੀਮਾ ਤੋ ਵੱਧ ਗਿਆ ਹੈ ਹਵਾ ਪ੍ਰਦੂਸ਼ਣ ਸਾਹ ਦੀਆ ਬਿਮਾਰੀਆਂ TB ਦੀ ਬਿਮਾਰੀਆਂ, ਚਮੜੀ ਦੀ ਬਿਮਾਰੀਆਂ, ਐਲਰਜੀ ਦੀਆਂ ਬਿਮਾਰੀਆਂ, ਅੱਖਾਂ ਦੀਆਂ ਬੀਮਾਰੀਆਂ ਅਤੇ ਹੋਰ ਕਈ ਤਰ੍ਹਾਂ ਦੀਆਂ ਬਿਮਾਰੀਆਂ ਫੈਲ ਰਹੀਆਂ ਹਨ ਅਤੇ ਇੱਥੋਂ ਤੱਕ ਕਿ ਕੈਂਸਰ ਅਤੇ ਬੱਚਿਆਂ ਦੀ ਮਾਨਸਿਕ ਕਮਜੋਰੀ ਲਈ

ਗੰਭੀਰ ਸਮੱਸਿਆ ਬਣਦੀ ਜਾ ਰਹੀ ਹੈ ਇਹਦੀ ਚਪੇਟ ਵਿੱਚ ਕੇਵਲ ਮਨੁੱਖ ਹੀ ਨਹੀਂ ਬਲਕਿ ਪੂਰਾ ਜੀਵ ਸਮੁਦਾਇ ਵੀ ਹੈ ਸਾਰੇ ਜੀਵ, ਮਨੁੱਖ, ਜਾਨਵਰ ਸਾਰੇ ਇਸਦੀ ਚਪੇਟ ਵਿੱਚ ਆ ਰਹੇ ਹਨ ਜ਼ਹਿਰੀਲੇ ਕਣ ਅਤੇ ਗੈਸਾਂ ਦਾ ਹਵਾ ਵਿਚ ਮਿਲ ਜਾਣਾ ਵਾਯੂ ਪ੍ਰਦੂਸ਼ਣ ਕਹਾਉਂਦਾ ਹੈ ਪ੍ਰਦੂਸ਼ਣ ਲਈ ਕਈ ਪ੍ਰਕਾਰ ਜ਼ਿੰਮੇਦਾਰ ਹੁੰਦੇ ਹਨ, ਜਿਵੇਂ ਹਵਾ ਪ੍ਰਦੂਸ਼ਣ, ਜਲ ਪ੍ਰਦੂਸ਼ਣ, ਮਿੱਟੀ ਪ੍ਰਦੂਸ਼ਣ, ਧੁਨੀ ਪ੍ਰਦੂਸ਼ਣ ਆਦਿ ਹੋਰ ਵੀ ਕਈ ਪ੍ਰਦੂਸ਼ਣ ਇਸਦੇ ਜ਼ਿੰਮੇਵਾਰ ਹਨ, ਇਹ ਸਾਰੇ ਪ੍ਰਦੂਸ਼ਣ ਧਰਤੀ ਤੇ ਰਹਿਣ ਵਾਲੇ ਪ੍ਰਾਣੀਆਂ ਲਈ ਖ਼ਤਰਨਾਕ ਹਨ, ਉਹਨਾਂ ਦੇ ਆਉਣ ਵਾਲੇ ਜ਼ਿੰਦਗੀ ਬਾਰੇ ਵੀ ਬਹੁਤ ਖ਼ਤਰਨਾਕ ਹਨ ਵਧਦੇ ਹੋਏ ਪ੍ਰਦੂਸ਼ਣ ਕਾਰਨ ਕਈ ਖ਼ਤਰਨਾਕ ਬਿਮਾਰੀਆਂ ਜਨਮ ਲੈਂਦੀਆਂ ਹਨ।

ਕਈ ਪ੍ਰਜਾਤੀਆਂ ਖ਼ਤਮ ਹੋਣ ਦੀ ਕਗਾਰ ਤੇ ਹਨ ਇਸ ਲਈ ਸਾਨੂੰ ਪ੍ਰਦੂਸ਼ਣ ਦੇ ਪ੍ਰਤੀ ਸੁਚੇਤ ਹੋਣ ਦੀ ਲੋੜ ਹੈ, ਕਿਉਂਕਿ ਵਧਦੇ ਪ੍ਰਦੂਸ਼ਣ ਦਾ ਕੇਵਲ ਮਨੁੱਖ ਹੀ ਜਿੰਮੇਵਾਰ ਹੈ ਜੇ ਪ੍ਰਦੂਸ਼ਣ ਖ਼ਤਮ ਹੋ ਜਾਏਗਾ ਤਾਂ ਪਰਿਆਵਰਣ ਵਿੱਚ ਸੁਧਾਰ ਹੋਵੇਗਾ ਮਨੁੱਖ ਨੂੰ ਧਰਤੀ ਉੱਤੇ ਆਪਣੀ ਹੌਂਦ ਬਣਾਏ ਰੱਖਣ ਲਈ ਵਧਦੀ ਹੋਈ ਅਬਾਦੀ ਨੂੰ ਰੋਕਣਾ ਪਵੇਗਾ ਅਬਾਦੀ ਘਟਣ ਦੇ ਨਾਲ ਹੀ ਜੰਗਲਾਂ ਦੀ ਕਟਾਈ ਘੱਟ ਹੋਵੇਗੀ ਜਿਸਦੇ ਨਾਲ ਕਾਰਖਾਨਿਆਂ, ਮੋਟਰਾਂ -ਗੱਡੀਆਂ ਆਦਿ ਪ੍ਰਦੂਸ਼ਣ ਪੈਦਾ ਕਰਨ ਵਾਲੇ ਯੰਤਰਾਂ ਦੀ ਲੋੜ ਵੀ ਘਟੇਗੀ ਇਨ੍ਹਾਂ ਦਾ ਉਤਪਾਦਨ ਘੱਟ ਹੋਣ ਦੇ ਨਾਲ ਪ੍ਰਦੂਸ਼ਣ ਵੀ ਘੱਟ ਹੋਵੇਗਾ, ਇਹ ਸਾਰੇ ਉਤਪਾਦਾਂ ਨਾਲ ਪ੍ਰਦੂਸ਼ਣ ਬਹੁਤ ਜ਼ਲਦੀ ਫੈਲਦਾ ਹੈ ਤੇ ਪ੍ਰਦੂਸ਼ਣ ਫੈਲਣ ਨਾਲ ਸਾਰਾ ਵਾਤਾਵਰਨ ਦਾ ਮਾਹੌਲ ਵਿਗੜ ਜਾਂਦਾ ਹੈ, ਜੋ ਕਿ ਆਮ ਜਨਤਾ ਲਈ, ਸਾਰੇ ਇਨਸਾਨਾਂ ਲਈ, ਜਾਨਵਰਾਂ ਲਈ ਬਿਲਕੁਲ ਚੰਗਾ ਨਹੀਂ ਹੈ ਇਸ ਲਈ ਪ੍ਰਦੂਸ਼ਣ ਨੂੰ ਰੋਕਣ ਲਈ ਸਾਰਿਆਂ ਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ, ਤੇ ਆਪਣੇ ਆਲੇ ਦੁਆਲੇ ਸਾਫ਼ ਸਫ਼ਾਈ ਵੀ ਰੱਖਣੀ ਬਹੁਤ ਜ਼ਰੂਰੀ ਹੈ ਜੇਕਰ ਅਸੀਂ ਆਪਣੇ ਆਲੇ ਦੁਆਲਿਆਂ ਦੀ ਸਫ਼ਾਈ ਰੱਖਾਂਗੇ ਤੇ ਪ੍ਰਦੂਸ਼ਣ ਨੂੰ ਨਹੀਂ ਫੈਲਣ ਦੇਵਾਂਗੇ ਤਾਂ ਸਾਡਾ ਪਰਿਆਵਰਣ ਵੀ ਬਿਲਕੁਲ ਤੰਦਰੁਸਤੀ ਵਰਤੇਗਾ, ਤੇ ਸਾਰੇ ਮਨੁੱਖ, ਸਾਰੇ ਇਨਸਾਨ, ਜਾਨਵਰ ਸਾਰਾ ਮਾਹੌਲ ਪ੍ਰਦੂਸ਼ਣ ਮੁੱਕਤ ਹੋ ਜਾਵੇਗਾ ਤੇ ਪਰਿਆਰ~ ਪਰਿਆਵਰਣ ਵਿੱਚ ਇੱਕ ਖ਼ੁਸ਼ਹਾਲੀ ਪੈਦਾ ਹੋ ਜਾਵੇਗੀ। ਪਰਿਆਵਰਣ 'ਚ ਖ਼ੁਸ਼ਹਾਲ ਪਰਿਆਵਰਣ 'ਚ ਖ਼ੁਸ਼ਹਾਲੀ ਕਿਵੇਂ ਬੁਲਾ ਕੇ ਲਿਆਵਾਂ ਪਤਾ ਨੀ ਨਾ ਕਿੰਨੇ minute ਦਾ ਹੋਇਆ ਹੋਣਾ।

ਹਾਂਜੀ ਉਹ madam ਜੀ ਮੈਨੇ ਨਾ ਤੁਹਾਡੇ company ਚੋਂ ਅਹ connection ਲਿਆ ਸੀ, ਤੇ connection ਸੱਤ ਦਿਨ ਚੱਲਿਆ ਤੇ ਅੱਠਵੇਂ ਦਿਨ ਬੰਦ ਹੋ ਗਿਆ, ਤੇ ਉਹ ਮੇਰਾ, ਅਹ ਛੋਟਾ ਬੇਟਾ ਕਹਿੰਦਾ ਜੀ ਪਾਪਾ ਜੀ ਮੈਂ phone ਤੇ ਕਿਸੇ ਨਾਲ ਕੋਈ madam number ਪੁੱਛ ਰਹੀ ਸੀ ਵੀ ਤੁਹਾਡਾ ਆਧਾਰ ਕਾਰਡ number ਕਿੰਨਾ, ਹੁਣ madam ਜੀ ਦੱਸੋ ਵੀ ਵੀ ਇੰਨੇ ਛੋਟੇ ਬੱਚਿਆਂ ਨੂੰ ਕੀ ਪਤਾ ਹੁੰਦਾ ਵੀ ਆਧਾਰ ਕਾਰਡ number ਨੁੰਬਰ ਕੀ ਹੁੰਦਾ ਹੈ, ਉਹਨੇ ਆਪਣੇ ਵੱਲੋਂ ਕੋਈ ਬਕਵਾਸ ਮਾਰ ਦਿੱਤੀ ਹੋਣੀ ਆਂ, ਤੇ ਤੁਹਾਡੀ madam ਨੇ ਇੱਥੋਂ ਚੁੱਕ ਕੇ ਸਾਡੇ ਉਹ connection ਹੀ ਬੰਦ ਕਰ ਦਿੱਤਾ, ਵੀ ਤੁਹਾਨੂੰ ਜੇਕਰ ਪਹਿਲਾਂ ਗੱਲ ਸੁਣ ਲਓ ਜੀ ਮੇਰੀ, ਮੈਂ connection ਹਾਂਜੀ ਹਾਂਜੀ ਹੁਣ ਆ ਰਹੀ ਹੈ ਮੇਰੀ ਆਵਾਜ਼? ਹਾਂਜੀ ਮੇਰਾ ਨਾਮ ਗੁਰਸ਼ਰਨ ਸਿੰਘ ਚੰਨੀ ਆ ਜੀ, ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਆਪਣਾ ਸੁੱਭ ਨਾਮ ਹੀ ਦੱਸ ਦਿਨਾ, ਤੇ ਅਸੀਂ ਗੱਲ ਕਰਦੇ ਹਾਂ ਜੀ ਅਹ ਸੰਘਾੜਾ ਪਿੰਡ ਤੋਂ, ਤੇ ਮੇਰੀ ਸਿਕਾਇਤ ਇਹ ਆ ਜੀ ਅਸੀਂ ਤੁਹਾਡੀ company ਦਾ sim ਲਿਆ ਸੀ ਤੇ sim ਅਸੀਂ ਲਿਆ ਸੀ ਜੀ ਸੱਤ ਦਿਨ ਪਹਿਲਾਂ, ਤੇ ਪਹਿਲਾਂ ਜਿਹੜਾ ਸੱਤ ਦਿਨ ਅਸੀਂ ਉਹ ਤੁਹਾਡਾ sim ਲਿਆ, ਉਹ ਹੁਣ ਚੱਲਦੇ ਚੱਲਦੇ ਚੱਲਦੇ ਚੱਲਦੇ ਸੱਤ ਅੱਠਵੇਂ ਦਿਨ ਬੰਦ ਹੋ ਗਿਆ, ਤੇ ਫਿਰ ਜਦੋਂ ਮੈਨੇ ਆਪਣੇ ਛੋਟੇ ਮੁੰਡੇ ਨੂੰ ਪੁੱਛਿਆ ਕਿ ਭਾਈ ਇਹ ਬੰਦ ਕਿਉਂ ਹੋ ਗਿਆ, ਉਹ ਕਹਿੰਦਾ ਕਹਿੰਦਾ ਡੈਡੀ ਜੀ ਕਿਸੇ ਕੁੜੀ ਨੇ phone ਕੀਤਾ ਸੀ, ਉਹ ਤੁਹਾਡਾ ਆਧਾਰ ਕਾਰਡ ਮੰਗੀ ਜਾਂਦੀ ਸੀ, ਕਹਿੰਦਾ ਜੀ ਗੁਰਸ਼ਰਨ ਮੈਨੇ ਕਹਿੰਦਾ ਮੈਨੂੰ ਨਾਮ ਤਾਂ ਤੁਹਾਡਾ ਸਹੀ ਦੱਸ ਦਿੱਤਾ, ਵੇਖੋ ਜੀ ਬੱਚੇ ਨੇ ਨਾਮ ਹੀ ਸਹੀ ਦੱਸ ਦਿੱਤਾ ਇਹ ਹੀ ਬਹੁਤ ਵੱਡੀ ਗੱਲ ਹੈ, ਮੇਰਾ ਗਿਆਰਾਂ ਸਾਲਾਂ ਦਾ ਬੱਚਾ ਹੈ ਜੀ ਦੱਸੋ ਉਹਨੂੰ ਕੀ ਪਤਾ, ਫਿਰ ਉਲਟਾ madam ਉਹਨੂੰ ਪੁੱਛਣ ਲੱਗ ਗਈ, ਗਿਆਰਾਂ ਜੀ ਗਿਆਰਾਂ ਸਾਲਾਂ ਦਾ ਮੁੰਡਾ ਹੈ ਜੀ ਮੇਰਾ ਲਵਲੀ, ਲਵਲੀ ਨਾਮ ਹੈ ਜੀ ਉਹਦਾ। ਹੁਣ ਦੱਸੋ ਜੀ ਉਹਨੂੰ madam phone ਕਰਕੇ ਕਹਿੰਦੀ ਹੈ ਕਹਿੰਦਾ ਵੀ ਦੱਸ ਵੀ ਤੇਰੇ connection ਕਿਹਦੇ ਨਾਮ ਦਾ, ਉਹਨੇ ਮੇਰਾ ਨਾਮ ਲੈ ਦਿੱਤਾ, ਫਿਰ ਕਹਿੰਦੀ ਵੀ ਉਹਦਾ ਆਧਾਰ ਕਾਰਡ number ਦੱਸ, ਵੀ ਦੱਸੋ ਜੀ ਬੱਚੇ ਨੂੰ ਆਧਾਰ ਕਾਰਡ number ਕੀ ਸਵਾਹ ਯਾਦ ਹੋਣੇ ਨੇ, ਉਹ ਆਪ ਉਹਨੂੰ ਆਪਣੇ math ਦੀ teacher ਦੇ ਉਹ ਕਿਤਾਬ ਦੇ ਗਿਣਤੀ ਨੀ ਸਹੀ ਆਉਂਦੀ ਹੈਗੀ number ਮੇਰਾ ਕੀ ਸਵਾਹ ਦੱਸਣਾ ਉਹਨੇ, ਹੁਣ ਉਹਨੇ ਪਿੱਛੋਂ ਜਦੋਂ ਦੇਖਿਆ ਵੀ ਭਾਈ ਮੁੰਡੇ ਨੇ ਗ਼ਲਤ ਜਾਣਕਾਰੀ ਦੇ ਦਿੱਤੀ, ਉਹਨੇ ਚੁੱਕ ਕੇ ਮੇਰਾ connection ਹੀ ਬੰਦ ਕਰ ਦਿੱਤਾ, ਦੱਸੋ ਜੀ ਇਹ ਸਹੀ ਗੱਲ ਹੈ। ਹੁਣ ਮੈਂ ਇਹ ਚਾਹੁਨਾ ਜੀ ਕਿ ਮੇਰਾ ਜਿਹੜਾ connection ਥੋਨੇ ਬੰਦ ਕੀਤਾ ਹੈ ਨਾ, ਇਹ connection ਨੂੰ ਤੁਸੀਂ ਕਿਰਪਾ ਕਰਕੇ ਦੁਬਾਰਾ ਤੋਂ ਸ਼ੁਰੂ ਕਰ ਦਿਓ, ਤੇ ਮੈਂ ਤੁਹਾਡੇ ਦਫ਼ਤਰ ਦੇ ਵਿੱਚ ਜਾ ਕੇ ਆਪਣਾ ਆਧਾਰ ਕਾਰਡ number ਆਪ ਦੇ ਕੇ ਚਲਿਆ ਜਾਨਾ ਜੀ, ਆਧਾਰ ਕਾਰਡ ਦੀ photocopy ਮੈਂ ਆਪ ਜਮਾ ਕਰਵਾ ਦੇਵਾਂਗਾ photo ਤਾਂ ਮੈਨੇ ਪਹਿਲਾਂ ਹੀ ਦਿੱਤੀ ਹੋਈ ਸੀ ਤੇ ਹੁਣ ਮੈਨੂੰ ਬਸ ਇਹ ਦੱਸ ਦਿਓ ਵੀ ਭਾਈ ਇਹ ਮੇਰਾ connection ਕਦੋਂ ਸਟ~ ਸ਼ੂਰੂ ਹੋ ਜਾਊਗਾ, ਤੇ ਇਹਦੇ ਜੋ ਦਸਤਾਵੇਜ਼ ਨੇ ਮੈਂ photocopy ਉਹ ਤਾਂ ਮੈਂ ਕਲ ਦਊਂ ਜੀ ਤੁਹਾਡੇ ਉਹ

ਹੁਣ ਮੈਂ ਹੁੰਦਾ ਹਾਂ ਜੀ ਕੰਮ ਤੇ, ਪਿੱਛੋਂ ਹੁੰਦੀ ਹੈ ਮੇਰੀ ਘਰ ਵਾਲੀ ਜਾਂ ਮੇਰਾ ਮੁੰਡਾ ਲਵਲੀ, ਹੁਣ ਲਵਲੀ ਕਿਤੇ ਨਾਂ ਦਾ ਲਵਲੀ ਆ ਊਂ ਤੇ ਬੇਗਵਲੀ ਹੈ, ਉਹਨੇ ਦੱਸ phone ਤੇ ਫਿਰ ਦੁਬਾਰਾ ਅਗਰ ਕਿਸੇ ਨੇ call ਕਰ ਲਈ, ਉਹਨੂੰ ਕੀ ਪਤਾ ਉਹਨੇ ਤਾਂ ਤਾਂ ਫਿਰ ਗ਼ਲਤ ਕਰ ਦੇਣਾ, ਫਿਰ ਤੁਸੀਂ ਚੁੱਕ ਕੇ ਮੇਰਾ connection ਬੰਦ ਕਰ ਦੇਣਾ, ਹੁਣ ਮੈਂ ਤੁਹਾਨੂੰ ਜੀ ਹੱਥ ਜੋੜ ਕੇ ਬੇਨਤੀ ਇਹੀ ਕਰਦਾਂ ਕਿ ਮੇਰੇ ਮੁੰਡੇ ਨੂੰ call ਕਰਨ ਦੀ ਬਜਾਏ ਜਦੋਂ ਮੈਂ ਤੁਹਾਡੇ ਦਫ਼~ ਦਫ਼ਤਰ ਆਵਾਂ, ਉਦੋਂ ਤੁਸੀਂ ਸਾਰੀ ਜਾਣ ਨਾ ਪਹਿਚਾਣ ਭਚਾਣ ਜੋ ਵੀ ਕਰਨਾ ਹੋਵੇ ਕਰ ਲਇਓ, ਮੈਂ ਤੁਹਾਨੂੰ ਆਪਣੇ ਆਧਾਰ ਕਾਰਡ ਦੀ copy ਤੇ ਆਪਣੀ photo ਵੀ ਦੁਬਾਰਾ ਦੇ ਜਾਵਾਂਗਾ, ਬਸ ਮੇਰਾ connection ਨੀ ਬੰਦ ਹੋਣਾ ਚਾਹੀਦਾ ਹੈਗਾ, ਇਹ ਆਪਣੀ ਜੀ ਇੱਕ ਛੋਟੀ ਜਿਹੀ ਬੇਨਤੀ ਹੈ ਤੁਹਾਡੇ ਵੱਲੋਂ, ਠੀਕ ਹੈ madam ਜੀ। ਅੱਛਾ ਜੀ, ਤੇ ਮੈਨੂੰ ਇਹ ਦੱਸੋ ਜੀ ਵੀ ਹੁਣ ਮੈਂ, ਅੱਗੇ ਹੁਣ ਕੀ ਕਰਾਂ ਤੇ ਮੈਂ ਤਾਂ ਜੀ ਹੁਣ ਫਸ ਗਿਆ, ਮੈਂ ਤਾਂ calls ਕਰਨੀਆਂ ਨੇ ਜੀ ਬਹੁਤ ਜ਼ਰੂਰੀ ਜ਼ਰੂਰੀ।

ਅੱਛਾ ਜੀ, ਠੀਕ ਹੈ ਜੀ ਫਿਰ ਹੁਣ ਮੈਨੂੰ ਇਹ ਦੱਸੋ ਜੀ ਵੀ ਅਹ ਅਗਰ ਮੈਨੂੰ ਅਗਰ ਮੈਂ ਤੁਹਾਡੇ company ਦਾ ਜਿਹੜਾ ਮੈਂ connection ਲਿੱਤਾ ਹੈ ਜੀ ਇਹਨੂੰ ਕੋਈ ਵਧੀਆ recharge ਕਰਾਵਾਂ ਜਿਹਦੇ ਵਿੱਚ net ਵੀ ਵਧੀਆ ਚੱਲਦਾ ਰਹੇ ਤਾਂ ਉਹ ਕਿੰਨੇ ਕੁ ਦਾ ਹੋਊਗਾ ਜੀ ਉਹ ਥੋੜ੍ਹਾ ਮੈਨੂੰ ਸਮਝਾ ਦਿਓ ਥੋੜ੍ਹਾ ਜਿਹਾ। ਮੈਂ ਹਾਂਜੀ ਹਾਂਜੀ ਹਾਂਜੀ madam ਮੈਂ ਤੁਹਾਨੂੰ ਦੱਸਦਾਂ, ਵੀ ਜਿਵੇਂ ਜੀ ਜਦੋਂ ਮੈਂ ਕੰਮ ਤੋਂ free ਹੋ ਕੇ ਘਰੇ ਆ ਜਾਨਾ ਜੀ, ਉਦੋਂ ਮੈਂ ਤੇ ਮੇਰੀ ਘਰ ਵਾਲੀ ਜੀ ਯੂ ਟਿਊਬ ਬਹੁਤ ਦੇਖਦੇ ਹਾਂ ਅਸੀਂ ਦੋਵੇਂ ਜਾਣੇ, ਤੇ ਜੀ ਸਾਡਾ ਮੁੰਡਾ ਯੂ ਟਿਊਬ ਤੇ ਅਸੀਂ films ਦੇਖਦੇ ਹਾਂ ਜੀ ਪੰਜਾਬੀ ਫਿਰ ਸਾਡਾ data ਜਿਹੜਾ ਹੈਗਾ ਜੀ ਉਹ ਜ਼ਲਦੀ ਖ਼ਤਮ ਹੋ ਜਾਂਦਾ, ਮੈਂ ਸੋਚ ਰਿਹਾ ਸੀ ਜੀ ਵੀ ਕੋਈ ਐਸਾ net ਹੋਵੇ, ਜਿਹੜਾ ਖ਼ਤਮ ਹੀ ਨਾ ਹੋਵੇ, ਚੱਲਦਾ ਰਹੇ ਚੱਲਦਾ ਰਹੇ ਚੱਲਦਾ ਰਹੇ, ਜਿੰਨੀਆਂ ਮਰਜ਼ੀ films ਦੇਖੋ, ਜਿੰਨੇ ਮਰਜ਼ੀ video ਦੇਖੋ, ਜਿੰਨੇ ਮਰਜ਼ੀ video ਬਣਾ ਕੇ upload ਕਰਕੇ, ਜਿੰਨੇ ਮਰਜ਼ੀ ਤੁਸੀਂ ਉਸ ਤੇ ਅਹ comment ਕਮੁੰਟ ਕਰ ਦਿਓ ਵੀ ਮੈਂ ਕਹਿਣ ਦਾ ਮਤਲਬ ਇਹ ਆ, ਵੀ ਸਾਡੀ video ਦੇਖਣ ਵਾਲਾ ਜਿਹੜਾ ਹੈਗਾ ਵੀ ਉਹ ਸਾਨੂੰ message ਕਰ ਦਿੰਦਾ ਨਾ ਵੀ ਤੁਹਾਡਾ data ਖ਼ਤਮ ਹੋ ਗਿਆ, ਹੁਣ ਦੁਬਾਰਾ ਉਹ ਕਰੋ, ਮੈਂ ਚਾਹੁੰਦਾ ਹਾਂ ਜੀ ਕਿ ਵੀ data ਹੀ ਖ਼ਤਮ ਨਾ ਹੋਵੇ, ਸਾਡੇ ਕੋਲ time ਖ਼ਤਮ ਹੋ ਜਾਵੇ, ਇੰਨਾ ਜ਼ਿਆਦਾ data ਹੋਵੇ, ਤੇ unlimited data ਵਾਸਤੇ ਕੋਈ plan ਪਲੂਨ ਅਗਰ ਤੁਹਾਡੀ company ਦੇ ਵਿੱਚ ਹੈਗਾ, ਤਾਂ ਉਹ ਮੈਨੂੰ ਦੱਸ ਦਿਓ ਤੇ ਕਰ ਦਿਓ ਕਿਉਂਕਿ ਸਾਨੂੰ ਸਮਝਾ ਦਿਓ ਵੀ ਕਿਵੇਂ ਕਰਨਾ ਵਾਂ ਪ~ ਵੈਸੇ ਪਤਾ ਨੀ ਜੀ ਮੈਨੂੰ ਇਹਦੇ ਬਾਰੇ ਜ਼ਿਆਦਾ ਕੁਛ,

hello

ਜੀ ਹਨ ਜੀ ਸਾਸ੍ਰੀਕੈੱਲ ਜੀ ਕਿਵੇਯਨ ਕਿਵੇਯਨ ਹੋ ਹਨ ਜੀ ਹਨ ਜੀ ਮੈਂ ਵਾਦੇਯਾ ਤੁਸੀਂ ਦਾਸੁ ਕੇਵੇਯਨ ਹੋ ਬਸ ਬਸ ਵਾਦੇਯਾ ਹੋਰ ਘਰ ਪਰਿਵਾਰ ਅਲੀ ਥੇਕ ਆ ਸਾਰੀ ਸਾਰੀ ਵਾਦੇਯਾ ਤੁਸੀਂ ਦਾਸੁ ਤੁਵਾਦੀ ਫੈਮਿਲੀ ਪੇਰਿਵੇਰ ਵੇਚ

ਸਾਰੀ ਵਾਦੇਯਾ ਹੇ ਚੇਈਦਾ ਟੀ ਮੈਂ ਨਾ

ਮੈਂ ਤੁਵਾਨੁ ਆਸ ਲੈ phone ਕੀਤਾ ਸੇ ਤੁਸੀਂ

ਸਾਨੂ ਨਾ college ਡੀ ਵੇਚ ਚੁਤੇਯਾਂ ਹੁਯਾਂ ਹੁਣ ਹਾਨਾ ਟੀ ਹੁਣ

ਆਪਾਂ ਦਰਬਾਰ ਸਬ ਘੁਮ ਕੀ ਅਏਯ ਮੈਂ ਕਿਯਾ ਤੁਸੀਂ ਟੀ ਵਾਵਾ ਟੀਮੇ ਹੋ ਕੀ ਆਯ ਊ ਕੀਨੀ ਵਾਰੀ

ਤੁਸਿਮੈਨ ਕਿਯਾ ਤੁਵਾਉਣ ਪੋਚ੍ਦੀਆਂ ਤੁਵਾਉਣ ਸ਼ੇਡ ਪਤਾ ਹੁਵ੍ਯ ਆਇਕ ਵਾਰੀ ਪਤਾ ਹੋਵੀ ਨਾ ਬੰਦਾ ਏਆਸਿਲ੍ਯ ਜਾ ਕੀ ਘੁਮ ਫਿਰ ਸਕਦਾ ਟੀ ਵਡਾ ਅਪ੍ਮਨਾ ਨਵੀ ਜਗ੍ਹਾ ਟੀ ਜਵਾਨ ਗੀ ਤੁਵਾਨੂੰ ਪਤਾ ਕਿਨੇਯਾਂ problems ਅਨ੍ਦੇਯਾਂ

ਚਲੋ ਫਿਰ ਮੈਂ ਤੁਵਾਨੂੰ ਦਸਦੀ ਆਂ ਦਰਬਾਰ ਸਬ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 ਆਰਾਮ ਦਾ ਸੀਜੀ ਦੁਵਾਰਾ ਪੰਦਰਾਂ ਸੋ ਸਤਤਰ ਵੇਚ ਬਨਵਾਯ ਗੀ ਸਰੂਰ ਡੀ ਅਲੀ ਦੁਆਲ੍ਯ ਬਨਾਯਾ ਗਯਾ ਸ ਹਮ ਏਡੇ ਨੇਯਾਂ ਰਾਖੀ ਗਈ ਸੀ ਅਥਾਰ ਅਠਾਈ ਦਿਸੰਬਰ ਪੰਦਰਾ ਸੋ ਅਠਾਸੀ ਡੀ ਵੇਚ ਆਇਕ ਮੁਸਲਮਾਨ ਨੀ ਰਾਖੀ ਸੀ ਸਹੀ ਮਿਆਂ ਮੇਰ ਜੀ ਨੀ ਆਹ ਜੀ ਉਨਾ ਕੋਲ ਪੰਜੀ ਪਾਸ਼ਾ ਤਾਂ ਤਾਂ ਸ਼ੀਰੀ ਘੁਰੁ ਅਰ੍ਜੇਨ ਦੇਵ ਜੀ ਨੀ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 ਆਚਾ ਆਚਾ ਬੜਾ ਜੰਜੇਆਂ ਨਾਲ ਹੇਥਾਸ ਕੀ ਸੇ ਅਮ੍ਰੇਟ ਸੇਰ ਅਮੇਰਤ ਸਹਰ ਦੇ ਜੀਰੀ ਨੀ ਆਂ ਪੰਦਰਾ ਸੋ ਸਤਤਰ ਚ ਜੀਰੀ ਰਾਖੀ ਸੀਗੀ ਘੁਰੁ ਰਾਮ ਦਾ ਜਿਏਯ ਪਾਵੇਟਰ ਘੁਰੁਹਰ ਨੂ ਟਿਕਾ ਕੀ ਤਕ ਲਾ ਕੀ ਰਾਖੀ ਟੀ ਕੁਛ ਹਾਵਾਲੇਯਾ ਮੁਤਾਬਿਕ ਆਯ ਜੀਰੀ ਜ਼ਮੀਨ ਸੇ ਗੀ ਨਿਰੀ ਦਯਾਨ ਤੁਂਘ ਪੰਦੁਨ ਵਾਸੀ ਆਂ ਵਾਸੀਆਂ ਵਲੂੰ ਖਰੀਦੀ ਗੀ ਸੇ ਜਬ ਕੀ ਕੁਜ ਹੋਰਾਂ ਡੀਨ ਮੁਤਾਬਿਕ ਘੁਰੁ ਅਮੇਰ ਦਸ ਜੇਵ੍ਯਨ ਸੰਯੰ ਮੁਗ੍ਹਰ ਸਮ੍ਰਾਟ ਅਕਬਰ ਬਾਦਸ਼ ਨੀ ਆਯ ਜ਼ਮੀਨ ਬੀਬੀ ਪਾਣੀ ਨੂੰ ਉਨਾ ਦੇ ਘੁਰੁ ਰਾਮ ਦਸ ਨਾਲ ਸ਼ਾਦੀ ਵੇਚ ਤੁਫ੍ਯ ਵੇਚ ਦੇਤੀ ਗੀ ਸੇ ਜੋ ਇਸ ਡੀ ਅਲੀ ਦੁਆਲ੍ਯ ਨਾਗ੍ਹਰ ਵੇਸੇਯਾ ਉਸਦਾ ਸ਼ੁਰੂ ਵੇਚ ਨਾਮੇ ਸੇ ਗਾ ਰਾਮਦਾਸ ਪੁਰ ਆਚਾ ਜੀ ਚਕ ਆਰਾਮ ਦਸ ਯਾ ਯਾ ਚਕ ਘੁਰੁ ਪੇਯ

ਫਿਰ ਘੁਰੁ ਅਜਰ ਦੇ ਜੀ ਨੀ ਜਿਨਾ ਨੀ ਸੁਰੁਵੇਰ ਮੁਕਾਮਿਲ ਕਰਵਾਯਾ ਸੇ ਆਚਾ ਸਨ੍ਦੁਘ ਸਿਰ ਡਰਾਮ ਸਿਰ ਡੀ ਤਾਲ ਘੁਦ੍ਵਾਯ

ਸਰੁਵੇਰ ਡੀ ਵੇਚ ਕਰ ਹਰਮੰਦਰ ਸਬ ਬਨਵਾਯਾ ਸੇ ਟੀ ਇਸ ਸਮੁੰ ਆਯ ਸ਼ਾਹੇਰ ਦੇ ਤੈਰਾਕੀ ਘੁਰ ਵਾਰ ਬਣ ਗਯਾ ਹਮਮ ਘੁਰੁ ਘੁਰ੍ਵਾੰਦਰ ਸਬ ਜੀ ਨੀ ਸੰਨੀ ਆਇਕ ਕਲ ਤਖ਼ਤ ਬਨਵਾਯਾ ਹਮਮ ਕੋਲ ਸਕਤੀ ਵੇਵੇਕ ਨੀ ਤਾਲੁਕ ਖੁਦ ਵੀਸ਼ਾਹੇਰ ਦੇ ਪਾਸ਼੍ਵੇ ਹਦੂਦ ਡੀ ਵੇਚ ਲੁਘੁਰ ਦਾ ਕਿਲਾ ਖੁਦ੍ਵਾਯਾ ਟੀ ਸੋਲਾ ਸੋ ਪਾਂਤਿ ਵੇਚ ਜਾਦੁਨ ਘੁਰੁ ਹੇਰ੍ਵੇੰਦਰ ਸਿੰਗ ਨੀ ਕਿਸਤ ਪਰ ਥਾਂ ਸਿੰਗ ਕਰ ਗੀ ਤਾਂ ਤ੍ਕ੍ਰੇਬਨ ਪਾਠ ਸਾਲ ਪੇਰ੍ਵੇੰਡ ਤੁਸੀਂ ਚੰਦ ਡੀ ਵਾਸਤਾ ਵੇਖ ਲਿਆ ਹਮਮ ਫਿਰ ਸੋਲਾ ਸੋ ਨਾਨਾਨ੍ਵ੍ਯ ਵੇਚ ਘੁਰੁ ਘੁਵਣ ਸਿੰਗ ਜੀ ਨੀ ਖ਼ਜ਼ਾ ਉਪਰੰ ਸਿੰਗ ਨੂ ਅਮਰਤ ਸਹਰ ਡੀ ਪਾਬੰਦ ਲੈ ਪਾਜੇਯਾ ਆਚਾ ਜੀ ਟੀ ਮਤਲਬ ਮਨਾ ਆਯ ਵੇ ਸੁਨ੍ਯ ਸੇ ਕੀ ਅਥਾਰ ਵੇਨ ਸਾਡੀ ਡੀ ਵੇਚ ਜੇਰੀ ਕਈ ਉਤਰ ਚਢ਼ਾ ਸੇ ਗੀ ਓ ਜੇਰੀ ਸਹਰ ਡੀ ਵੇਖੀ ਸੇ ਟੀ ਕਾਂਡੀ ਸੇ ਗੀ ਟੀ ਕਾਂਡੀ ਸੇ ਮਤਲਬ ਕਈ ਪੇਚਾਲਾਂ ਸੇਰ੍ਦਾਰੀ ਊ ਕਿਮ ਹੋਣ ਤਕ ਕਈ ਮਿਸਲਾਂ ਨੀ ਸਰਦਾਰ ਮਤਲਬ ਸਰਦਾ ਰਾਯਨ ਨੀ ਅਮਰ੍ਰਤ ਸਿਰ ਦਾ ਜੀਰਾ ਪ੍ਰਬੰਦ ਸਮ੍ਭ੍ਲ੍ਯਾ ਟੀ ਵਖ ਵਖ ਸੇਰ ਦਰਾਂ ਨੀ ਵਿਟਰ ਪਾਰੁਵ੍ਰ ਡੀ ਅਲੀ ਦੁਆਲ੍ਯ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 ਤੇ ਏਹਾਮ ਫੈਸਲੇ ਲੈਣ ਲੈ ਅੰਮ੍ਰਿਤਸਰ ਵਿਚ ਸਰ੍ਬੰਦ ਤੇ ਖਾਲਸਾ ਦੇਵਾਂਸ ਕਿਤੇ ਜਾਂਦੇ ਸੀ ਤੇ ਇਸ ਤਰਹ ਮਤਲਬ ਆਯ ਸ਼ੇਹਰ ਜੇਰਾ ਓ ਖਾਲਸੇ ਦੀ ਰਾਜਧਾਨੀ ਦੇ ਸੋਵ੍ਰੂਪ ਵਿਚ ਹੈਨਾ ਸੰਨੀ ਆਯਾ ਤੇ ਅਠਾਰਵੀਂ ਸਾਡੀ ਦੇ ਅੰਤ ਤਕ ਅੰਮ੍ਰਿਤਸਰ ਪੰਜਾਬ ਦਾ ਏਇਕ ਉਗਾ ਜੇਰਾ ਵਪਾਰਿਕ ਕੇਂਦਰ ਬਣ ਚੁਕਾ ਸੀ ਤੇ ਮਤਲਬ ਕੀਨੀ ਕੀ ਜਦੋਂ ਹਾਂਜੀ ਤੁਸੀਂ ਮੇਨੂ ਆਏੰ ਦਸੋ ਭਾਈ ਜੇਰੇ ਮਹਾਰਾਜਾ ਰਣਵੀਰ ਸਿੰਘ ਜੀ ਸੀ ਓਨਾਨਾ ਨੇ ਏਥੇ ਆਪਣਾ ਅਧਿਕਾਰ ਜੇਰਾ ਊ ਕਿਵੇਂ ਜਮਾਯਾ ਓਹਨਾਂ ਨੇ ਅੰਮ੍ਰਿਤਸਰ ਦੇ ਵਿਚ ਕੀ ਕੀ ਕੀਤਾ ਸੀ ਹਾਂਜੀ ਅਠਾਰਾਂ ਸੂ ਏਇਕ ਵਿਚ ਨਾ ਮਹਾਰਾਜਾ ਰਣਵੀਰ ਸਿੰਘ ਨੇ ਅਠਾਰਾਂ ਸੂ ਏਇਕ ਵਿਚ ਤਲਹਟ ਮਹਾਰਾਜੇ ਦੀ ਪੜ੍ਹ ਵੀ ਪਰਾਪਤ ਕਰ ਚੁਕ੍ਯ ਸੀ ਤੇ ਅਠਾਰਾਂ ਸੂ ਪੰਜ ਵਿਚ ਆਪਣਾ ਅਧਿਕਾਰ ਜਮਾਯਾ ਓਨੇ ਤੇ ਜਾਮ੍ਜਾਮਾ ਤੋਪ ਤੇ ਭੰਗੀ ਸਰਦਾਰਾਂ ਦੇ ਕ਼ਿਲ੍ਯਾਂ ਦੇ ਤੋਸ਼ੀ ਖਾਨੇ ਤੇ ਆਪਣਾ ਦਬਦਬਾ ਬਣਾ ਲਿਆ ਫੇਰ ਅਠਾਰਾਂ ਸੂ ਪੰਦਰਾਂ ਵਿਚ ਰਾਮ ਘਰਿਯਾ ਕਿਲਾ ਹਠਯ ਲੈਣ ਉਪ੍ਰੇੰਟ ਅਠਾਰਾਂ ਸੂ ਵੀ ਵਿਚ ਅਲੋ ਵਾਲਿਯਾਂ ਤੇ ਸਮਿਯਾਂ ਮਿਸਾਲ ਨੂ ਅਧੀਮ ਕਰ ਲੈਣ ਬਾਅਦ ਪੋਰ ਅੰਮ੍ਰਿਤਸਰ ਰਣਜੀਤ ਸਿੰਘ ਦੇ ਪ੍ਰਬੰਦ ਹੇਠ ਆਗਯਾ ਆਚਾ ਜੀ ਰਣਜੀਤ ਸਿੰਘ ਦੇ ਸਮੇ ਕਿਲਾ ਗੋਬਿੰਦਹ ਗਢ਼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 ਹਾਂਜੀ ਇਸ ਸਬ ਨਾਲ ਸ਼ਾਹੇਰ ਦੀ ਤੈਰਾਕੀ ਵਿਚ ਬੀ ਅੰਤ ਵਾਦਾ ਹੋਯਾ ਤੇ ਐਸ਼ ਸਨਾਤੀ ਦੇ ਵਪਾਰਿਕ ਤਾਰਾਕ਼ੀ ਦੇ ਵਿਚ ਹੋਰ ਅਗੇ ਵਾਦੇ ਕੇ ਜੇਰਾ ਕੇ ਏਥੋਂ ਦੇ ਦਾ ਮਤਲਬ ਨਿਰਮਾਣ ਹੋਯਾ ਤੇ ਖਾਲਸਾ ਸਾਜਨਾ ਤਕ ਜੇਰਾ ਸੀ ਊ ਮਤਲਬ

ਆਚਾ ਆਚਾ ਹਮ ਅੰਮ੍ਰਿਤਸਰ ਦੇ ਲੋਕਾਂ ਦੀ ਜੇਰੀ ਬੇਨਤੀ ਤੇ ਸੋਲਾਂ ਸੂ ਨਿਨਾਨਵੇ ਵਿਚ ਵੀ ਵਿਸ੍ਕਾਹੀ ਨੂੰ ਖਾਲਸਾ ਸਾਧਨਾ ਕਰਨ ਤੋਂ ਬਾਅਦ ਸ਼ੀਰੀ ਗੁਰੂ ਗੋਬਿੰਦਹ ਸਿੰਘ ਜੀ ਨੇ ਪੈ ਮਨੀ ਸਿੰਘ ਜੀ ਨੂ ਤੇ ਪੈ ਭੋਪਾਲ ਸਿੰਘ ਜੀ ਤੇ ਪੈ ਗੁਲਜ਼ਾਰ ਸਿੰਘ ਜੀ ਕਰੇ ਸਿੰਘ ਜੀ ਤੇ ਦਾਨ ਸਿੰਘ ਜੀ ਕਰੇ ਸਿੰਘ ਜੀ ਦੇ ਨਾਲ ਦੇ ਪ੍ਰਬੰਦ ਲੈ ਸ਼ੀਰੀ ਅੰਮ੍ਰਿਤਸਰ ਭੇਜਿਯਾ ਸੀ ਸਤਰਾਂ ਸੂ ਨੂ ਤੋਂ ਲੇ ਕੇ ਸਤਰਾਂ ਸੋ ਪੰਥ ਵਿਚਲੀ ਵਰਸ਼ ਦੀ ਅੰਮ੍ਰਿਤਸਰ ਤੇ ਸ਼ੀਰੀ ਹਰ੍ਬੰਦਰ ਸਾਹਿਬ ਲੈ ਬੋਹਤ ਉਥਲ ਫੁਥਲ ਵਾਲਾ ਤੇਜ ਟੀ ਸਤਰਾਂ ਸੂ ਤੇਨ੍ਤਿਸ ਵਿਚ ਜਦ ਜ਼ਕ੍ਰਿਯਾ ਖਾਨ ਨੇ ਸਿਖਾਂ ਦੇ ਪ੍ਰਤੀਨੰਦ ਕਪੂਰ ਸਿੰਘ ਨਵਾਬੀ ਦੀ ਭੇਦ ਦਿਤੀ ਤੇ ਹਰ੍ਬੰਦਲ ਸਾਹਿਬ ਕੁਜ ਸਮਾਂ ਗੁਰੂ ਹਰ ਗੋਬਿੰਦਹ ਸਾਹਿਬ ਦੇ ਸਮੇ ਦੀ ਰੋਨਕ ਵਾਲਾ ਬਣ ਗਯਾ ਸੀ

ਪਰ ਸਤਰਾਂ ਸੋ ਪੇੰਟਿ ਵਿਚ ਏਹਦ ਨਾਮਾ ਟੁਟ ਜਾਂ ਕਰ ਕੇ ਸਿਖਾਂ ਨੂ ਫੇਰ ਜੰਗਲਾਂ ਵਾਲਾ ਜਾਣਾ ਪਾਯਾ ਤੇ ਪੈ ਮਨੀ ਸਿੰਘ ਜੀ ਨੂ ਬੰਦੀ ਬਣਾ ਲਾਯਾ ਸੀ ਇਨਾਂ ਨੇ ਤੇ ਸਤਰਾਂ ਸੋ ਸੇੰਟੀ ਵਿਚ ਓਨਾਂ ਨੂ ਓਨਾਨਾ ਦਾ ਕਾਤਲ ਕਰ ਦਿਤਾ ਗਯਾ ਏਇਕ ਰਾਜਪੂਤ ਜ਼ਮੀਂਦਾਰ ਮਤਸਯ ਰੰਗਤ ਨੂ ਅੰਮ੍ਰਿਤਸਰ ਦਾ ਕੋਤਵਾਲ ਅਸਥਾਪ ਕੇ ਸ਼ੇਹਰ ਕ਼ਾਬ੍ਜਾਯ ਵਿਚ ਕਰ ਲਾਯਾ ਗਯਾ ਤੇ ਮਤਸਯ ਰੰਗਰ ਨੇ ਹਰ ਬੰਡਲ ਸਾਹਿਬ ਦੀ ਪਵਿਤ੍ਰਤਾ ਨੂ ਭੰਗ ਕਰਨ ਲੈ ਸਰੋਵਰ ਨੂ ਭਰ ਦਿਤਾ ਤੇ ਪਵਿਤਰ ਅਸਥਾਨ ਨੂ ਹਰਾਮ ਦੀ ਤਰਹ ਇਸ੍ਤਿਮਲ ਕਾਰ੍ਯ ਸੀ ਆਚਾ ਜੀ ਫੇਰ ਓਥੇ ਦੀ ਅਪਵਿਤ੍ਰਤਾ ਤੇ ਆਤਮਾਂ ਦਾ ਬਦਲਾਲੈ ਲੈਣ ਲੈ ਵੀਰਾ ਕੋਟ ਕੋਟ ਦੇ ਭਾਈ ਮਹਤਾਬ ਸਿੰਘ ਤੇ ਮਾਰੀ ਕਾਮ੍ਕੋ ਦੇ ਭਾਈ ਸੁਖਾ ਸਿੰਘ ਨੇ ਭੇਸ ਵਾਤਾ ਕੇ ਹਰ੍ਬੰਦਲ ਸਾਹਿਬ ਆ ਕੇ ਦਾਖਿਲ ਹੋਆਯ ਮਤਸਯ ਰੰਗਰ ਦਾ ਸਿਰ ਜੇਯ ਵਾਡੀਆ ਤੇ ਸੁਰੇਕ੍ਸ਼ਿਤ ਵਾਪਿਸ ਅਪਨੇ ਦੇਰੀ ਪਰਤ ਆਯ ਤੇ ਆਯ ਵਾਕ਼ਯਾ ਗਾਯਾਰਾਂ ਅਗਸਤ ਸਨ ਸੋ ਚਲੀ ਦਾ ਹੋਯਾ ਦਾ ਹੈ ਤੇ ਸਤਰਾਂ ਸੋ ਤੇਰ੍ਵਾਂਜਾ ਵਿਚ ਮੀਰ ਮਨੁ ਦੀ ਮੋਉਤ ਹੋਈ ਤੇ ਬਾਅਦ ਵਿਚ ਸੇਖਾਂ ਦਾ ਜੇਰਾ ਹਰ੍ਮੰਦਲ ਸਾਹਿਬ ਲਗਭਗ ਆਂ ਜਾਂ ਹੋ ਗਯਾ ਸੀ ਹਾਂਜੀ ਤੇ ਮਤਲਬ ਆਯ ਸਾਰਾ ਇਤਿਹਾਸ ਸੀ ਹਰ੍ਮੰਦਲ ਸਾਹਿਬ ਹਮ

ਵੇਖਣ ਜਰੂਰ ਜਾਣਾ ਚੀ ਦਾ ਵਾ ਫੇਰ ਏਹੋ ਜੈ ਜੇਰੀ ਪਵਿਤਰ ਧਾਰਮਿਕ ਅਸਥਾਨ ਨੂ ਤੇ thank you so much

Hello hello ਮੈਂ ਹੇੱਲੋ sir, ਮੇਰਾ ਨਾਮ ਰੀਧਿਮਾ ਹੈ, ਮੈਂ telecom company ਵਿਚੋਂ ਗਲ ਕਰ ਰਹੀ ਹਾਂ ਫੇਰ ਮੈਂ ਤੁਹਾਡੀ ਕਿਸ ਤਰਹ ਸੇਵਾ ਕਰ ਸਕਦੀ ਹਾਂ? ਜੀ sir ਬਿਲਕੁਲ, ਤੁਹਾਡੀ ਜੇਹੜੀ ਸੇਵਾ ਕੀਤੀ ਜਾਵੇਗੀ, ਸਰ ਕੀ ਮੈਂ ਜਾਨ ਸਕਦੀ ਹਾਂ ਤੁਸੀਂ ਸਾਡਾ ਸਿਮ ਕਿੰਨੇ ਸਮੇ ਤੋ ਇਸਤੇਮਾਲ ਕਰ ਰਹੇ ਹੋ? ਜੀ sir, ਬਿਲਕੁਲ ਸਰ ਤੁਹਾਡੀ ਸਹਾਇਤਾ ਕੀਤੀ ਜਾਵੇਗੀ ਸਰ, ਕੀ ਮੈਂ ਜਾਨ ਸਕਦੀ ਹਾਂ ਜੇਹੜੀ ਇਹ ਸਮਸਿਆ ਆ ਤੁਹਾਨੂ ਕਿੰਨੇ ਸਮੇ ਤੋ ਆਂ ਲਗੀ ਹੈ

ਜੀ, sir ਕੀ ਮੈਂ ਜਾਨ ਸਕਦੀ ਹਾਂ, ਤਦੋ ਦਿਨਾ ਤੋ ਤੁਹਾਨੇ ਆਪਣੇ ਰਹਨ ਦੀ ਜਗਾਹ ਬਦਲੀ ਹੈ ਕੋਈ? ਅਛਾ sir, ਕੇਹੜੀ ਸਮਸਿਆ ਕੇਹੜੀ ਆ ਰਹੀ ਹੈ? ਤੁਹਾਡਾ ਇਕਿ ਵਾਲਾ number ਮੈਂ ਭਰ ਕੇ ਕੁਛ details ਚ ਅਤੇ ਤੁਹਾਡੀ location check ਕਰਨਾ ਚਾਹਾਂਗੇ ਤੁਸੀਂ ਕੁਛ ਸਮਾਂ hold ਤੇ ਰਹ ਸਕਦੇ ਹੋ? ਸਰ ਕੁਛ ਸਮਾਂ hold ਤੇ ਰਹੋ, ਮੈਂ ਤੇ check ਕਰ ਕੇ, ਪੂਰੀ ਤਰਹ ਓਦੀ clarification ਕਰ ਕੇ, ਮੈਂ ਤੁਹਾਨੂ ਕਿਓਂ ਆ ਰਹੀ ਹੈ? ਕਿਵੇਂ ਆ ਰਹੀ ਹੈ? ਤੁਹਾਡੀ location ਦੇਖ ਕੇ ਜੋ ਵੀ ਸਮਸਿਆ ਹੋਵੇਗੀ, ਓਹ ਮੈਨੂ ਪਤਾ ਚਲ ਜਾਵੇਗਾ, ਕੀ ਤੁਹਾਡਾ ਇਹੀ ਵਾਲਾ ਨੁਮ੍ਬਰ ਭਰ ਕੇ, ਮੈਂ location ਭਰ ਕੇ ਚੇਕ ਕਰ ਰਹੀ ਹਾਂ ਤੁਸੀਂ ਕੁਛ ਸਮਾਂ ਹੋਲਡ ਤੇ ਹੀ ਬਣੇ ਰਹੋ, ਇੰਤੇਜ਼ਾਰ ਕਰੋ, ਮੈਂ ਤੁਹਾਨੂ ਦਸਦੀ ਹਾਂ

Sir, ਤੁਸੀਂ ਮੈਨੂ ਸੁਣਦੇ ਜਾਓ, ਜੇਕਰ ਤੁਹਾਨੂਸਹੀ ਲਗੇਗਾ, ਤਾਂ ਮੈਂ ਤੁਹਾਨੂ ਦ੍ਬਾਰਾ step by step ਕ੍ਰ੍ਵਾਉਂਗੀ Sir, ਸਬ ਤੋਂ ਪੇਹ੍ਲਾਂ ਤਾਂ ਜੇਹੜਾ ਤੁਹਾਡਾ ਇਹ network ਹੈ, ਆਪਣਾ smartphone ਹੈਗਾ ਜੇਹੜਾ ਤੁਹਾਡਾ, ਉਸ ਵਿੱਚ ਤੁਹਾਨੇ ਆਪਣੇ ਨੁਮ੍ਬਰ ਖੋਲ ਕੇ, ਓਦੇ ਵਿੱਚ dial ਕਰਨਾ ਹੈ ਸਟਾਰ ਹੇਲ੍ਡ ਸਟਾਰ ਹੇਲ੍ਡ ਚਾਰ ਛੇ ਇਕ ਨੋ ਹੇਲ੍ਡ ਸਟਾਰ ਹੇਲ੍ਡ ਸਟਾਰ, ਏਨੁ dial ਕ੍ਰ੍ਦੇਨਾ ਹੈ ਤੁਹਾਨੇ dial ਕਰਨ ਤੋ ਬਾਦ ਜੇਹੜੀ ਫੋਨ ਦੀ information ਆਊਗੀ, ਓਦੇ ਤੇ run in test ਕ੍ਰ੍ਦੇਨਾ ਹੈ ਉਸ ਤੋਂ ਬਾਦ ਜੇਹੜਾ ਵੀ network ਦਿਤੀਆਂ ਹੋਣਗੀਆਂ, ਉਸ ਦੇ ਵਿੱਚ automatically network type ਤੁਸੀਂ click ਕਰਨਾ ਹੈ automatically network type ਤੇ click ਕਰਨ ਤੋਂ ਬਾਦ ਤੁਹਾਨੂ ਜੇਹੜਾ ਕਿ switch off ਦਾ radio ਅਤੇ time it on, ਜੇਹੜਾ ਤੁਹਾਡਾ radio ਹੈ, ਓਨੁ switch off ਕ੍ਰ੍ਦੇਨਾ ਹੈ, ਅਤੇ ਫੇਰ ਉਸਨੂ ਮਤਲਬ, ਜਦੀ ਹੀ ਓਦੋ on ਕਰ੍ਦੇਨਾ ਹੈ, ਛਡ ਦੇਣਾ ਹੈ ਸਮਝ ਰਹੇ ਹੋ ਮੇਰੀ ਗਲ, ਫੇਰ ਉਸ ਤੋਂ ਬਾਦ ਤੁਹਾਨੇ ਆਪਣੇ phone ਨੂੰ ਜੇਹੜਾ ਹੈਗਾ restart ਕਰਨਾ ਹੈਗਾ ਮਤਲਬ switch off ਨੀ ਕਰਨਾ, restart ਕਰਨਾ ਹੈ ਇਥੇ ਜੇਹੜਾ ਇਹ ਵਾਲਾ ਤੁਹਾਡਾ network ਦੀ ਸਮਸਿਆ ਹੈ, network ਤਾ ਤੁਹਾਡਾ ਇਹ issue ਹੈ ਬਿਲਕੁਲ ਇਹ ਖ਼ਤਮ ਹੋਜਾਵੇਗਾ ਜੇਕਰ ਤੁਹਾਡੇ phone ਵਿੱਚ ਫੇਰ ਵੀ network ਜਾ signal ਨਹੀ ਆਉਂਦਾ ਹੈ, ਤਾਂ ਇਸ ਦੇ ਲਈ ਤੁਹਾਨੇ ਸਬ ਤੋ ਪੇਹ੍ਲਾਂ ਤਾਂ settings ਵਿੱਚ ਜਾਣਾ ਹੈ, ਫੇਰ mobile network ਵਿੱਚ ਜਾਣਾ ਹੈ ਫੇਰ ਤੁਹਾਨੇ ਜਾਣਾ ਹੈ excess point names ਦੇ ਵਿੱਚ ਫੇਰ ਉਸ ਤੋਂ ਬਾਦ, ਜੇਹੜਾ ਵੀ ਤੁਹਾਡਾ, pcv telecom ਦਾ ਜੇਹੜਾ ਸਿਮ ਹੈ, ਉਸਨੂ choose ਕਰਲੇਨਾ ਹੈ ਏਦੇ ਵਿੱਚ manually operated system ਦਿਤਾ ਹੋਵੇਗਾ, ਜਦੋ ਤੁਸੀਂ, ਓਦੇ ਵਿੱਚ

ਜੇਕਰ, ਫੇਰ ਵੀ ਤੁਹਾਡਾ ਖੂਨ ਨਹੀ ਚਲੇਹਾ, ਤਾਂ ਸਮਝ ਲੋ, ਕੀ ਤੁਹਾਡੇ ਫੋਨ ਵਿੱਚ ਕੋਈ software ਜਾ hardware incompatibility ਕਰ ਰਿਹਾ ਹੈ, ਤੁਹਾਡੇ ਫੋਨ ਵਿੱਚ ਤੁਹਾਡੇ phone ਵਿੱਚ ਸਮਸਿਆ ਹੋ ਸਕਦੀ ਹੈ ਜੇਕਰ ਇਹ ਦੋ ਹੀ ਢੰਗ ਕਰਨ ਤੋਂ ਬਾਦ ਵੀ ਤੁਹਾਡਾ network ਨਾ ਚਲਿਆ ਬਿਲਕੁਲ ਵੀ ਸਹੀ ਅਤੇ fast ਤਰੀਕੇ ਨਾਲ sir, ਕੀ ਮੈਂ ਜਾਨ ਸਕਦੀ ਹਾਂ, ਦੋਨਾ ਤਰੀਕਿਆਂ ਵਿਚੋਂ ਤੁਸੀਂ ਕੇਹੜਾ ਤਰੀਕਾ ਕਰਨਾ ਚਾਹੋਂਗੇ? ਤਾਂ ਕਿ ਮੈਂ ਤੁਹਾਨੂੰ, ਕਦਮ by ਕਦਮ, ਚਲ ਕੇ, ਇਹ ਜੇਹੜਾ ਤੁਹਾਡੇ ਤਰੀਕੇ ਹਨ, ਓਹ ਜੇਹੜੇ ਹਨ ਤੁਹਾਡਾ ਜੇਹੜਾ net ਹੈ, ਓਨੁ ਸਹੀ ਕਰਨ ਲਈ, ਇਸ ਤੋ ਇਲਾਵਾ sir, ਇਕ ਹੋਰ ਤਰੀਕਾ ਹੈ, ਜਿਸ ਵਿੱਚ, ਸਬ ਤੋਂ ਪੇਹ੍ਲਾਂ ਤਾਂ, ਤੁਸੀਂ ਸੇਤ੍ਟਿੰਗ ਖੁਲਨਦੀਆਂ ਹਨ setting ਤੋਂ ਬਾਦ, ਤੁਹਾਨੇ ਮੋੜਦਾ ਇਕ option ਦਿੱਤਾ ਹੋਵੇਗਾ, ਉਸ ਵਿੱਚ, ਉਸ ਤੋਂ ਅੱਗੇ ਜਾ ਕੇ ਤੁਹਾਨੂੰ, mobile network ਵਿੱਚ ਜਾਣਾ ਪੈਣਾ ਹੈ sir, ਇਹ ਮੈ ਤੁਹਾਨੂੰ ਤੀਜਾ ਕਦਮ ਦਸਨ ਜਾ ਰਹੀ ਹਾਂ, ਤਿਨਾ ਕਦਮਾਂ ਵਿੱਚ, ਜੇਹੜਾ ਤੁਹਾਨੂੰ ਕਦਮ ਸਹੀ ਲ੍ਗੇਆ ਹੋਵੇ, ਉਸ

ਸਬ ਤੋਂ ਪੇਹ੍ਲਾਂ, ਤੁਹਾਨੇ, ਫੋਨ ਵਿੱਚ, settings ਵਿੱਚ hello sir, ਤੁਸੀਂ ਕੁਛ ਕਹਨਾ ਚਾਹ ਰਹੇ ਹੋ, ਤਾਂ ਕਹ ਸਕਦੇ ਹੋ

ਜੀ sir, ਸੁਣਦੇ ਰਹੋ, ਮੈਂ ਅੱਗੇ ਦਸਦੀ ਹਾਂ ਤੁਹਾਨੂ ਕੀ ਕਰਨਾ ਹੈ ਤੁਸੀਂ? ਕੁਛ ਸਮਾਂ ਹੋਲਡ ਤੇ ਰਹਵੋ, ਮੈਂ ਤੁਹਾਨੂੰ ਤੀਜੇ ਕਦਮ ਬਾਰੇ ਦਸਣ ਲ੍ਗੁਨ੍ਗੀ

ਜੇਹੜਾ ਹੈ ਫੋਨ on ਹੈ, ਤੁਹਾਡਾ ਇਹ ਚੇਕ ਕਰਨਾ ਹੈ, on ਤੋ ਬਾਦ check ਕਰਨਾ ਹੈ ਕੀ ਫਾਲਤੂ ਦੀਆਂ, ਤੁਹਾਡੇ phone ਦੀਆਂ, ਜਿਵੇਂ ਕੀ aeroplane mode, ਜਾ ਫੇਰ ਕਿਸੇ ਵੀ ਹੋਰ ਤਰਹ ਦੇ button ਤਾਂ ਨੀ ਛੱਡੇ ਹੋਏ ਹੋਰ ਤਰਹ ਦੇ ਕਿਸੇ ਵੀ ਤਰਹ ਦੇ, ਨੀ ਛੱਡੇ ਹੋਏ ਜੇਕਰ ਛੱਡੇ ਹੋਏ ਹਨ, ਤਾਂ ਓਨਾ ਨੂੰ, ਤੁਹਾਨੇ ਬੜੀ ਆਰਾਮ ਨਾਲ off ਕ੍ਰ੍ਦੇਨਾ ਹੈ off ਕਰ ਦੇਣ ਤੋਂ ਬਾਦ, ਫੇਰ ਤੁਸੀਂ ਚੇਕ ਕਰਨਾ ਹੈ, ਕੀ ਤੁਹਾਡਾ ਜੇਹੜਾ ਮੋਬਾਇਲ ਦਾ net ਹੈ, ਓਹੋ ਚਲ ਰਿਹਾ ਹੈ, ਓਸ ਤੋਂ ਬਾਦ ਤੁਸੀਂ ਆਪਣੇ net ਚਲਰੇਹਾ ਹੈ, ਇਸਨੂੰ ਕਨਫਰਮ ਕਰਨ ਤੋਂ ਬਾਦ settings ਤੇ ਜਾਣਾ ਹੈ settings ਵਿੱਚ ਜਾਨ ਤੋਂ ਬਾਦ, ਤੁਸੀਂ more ਦਾ option ਹੋਵੇਗਾ ਇਕ, more, more ਦੇ option ਤੋਂ ਬਾਦ, ਫੇਰ ਤੁਸੀਂ ਜਾਣਾ ਹੈ, mobile network ਦੇ ਵਿੱਚ ਮੋਬਾਇਲ network ਦੇ ਵਿੱਚ, ਜਦੋਂ ਤੁਸੀਂ ਜਾਵੋਂਗੇ ਫੇਰ ਤੁਹਾਨੂੰ, ਓਦੇ ਵਿੱਚ, ਇਕ, ਤੀਜੇ ਨਮ੍ਬਰ ਤੇ more option ਦਿਖੇਗਾ, ਜਿਥੇ ਲਿਖਿਆ ਹੋਵੇਗਾ, network operator

ਜੀ ਸਰ ਬਿਲਕੁਲ, ਤੁਹਾਡੀ ਪੂਰੀ ਤਰਹ ਜੇਹੜੀ ਹੈ ਸਹਾਇਤਾ ਕੀਤੀ ਜਾਵੇਗੀ, ਤੁਸੀਂ ਬੋਹੋਤ ਬੇਫਿਕਰ ਰਹ੍ਵੋ ਹੇੱਲੋ ਹੇੱਲੋ ਸਰ ਮੈਂ ਤੁਹਾਨੂ ਤੀਜਾ ਸ੍ਟੇਪ ਕਰਵਾਨ ਲਗੀ ਹਾਂ, ਤੁਸੀਂ ਕਰਨ ਲਈ ਤਿਆਰ ਹੋ? ਆਪਣਾ ਫੋਨ ਜੇਹੜਾ ਹੈ speaker ਤੇ ਲਗਾ ਕੇ ਆਪਣੇ ਹਥ ਵਿੱਚ ਫ੍ੜ ਲਵੋ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

ਦੇ ਬਾਰੇ ਆਪਣੇ ਵਿਚਾਰ ਪ੍ਰਕਟ ਕਰਨ ਜਾ ਰਿਹਾ ਹਾਂ ਚਿੱਤ ਦਾ ਕਰਨ ਦੀ ਦ੍ਰਿੜ ਨਿਸ਼ਠਾ ਇੱਕ ਅਜੇਹੀ ਚੀਜ਼ ਹੈ ਜਿਸ ਦੁਆਰਾ ਪੂਰੀ ਤਰ੍ਹਾਂ ਹਾਰੇ ਹੋਏ ਹਾਲਾਤ ਵਿੱਚੋ ਮਨੁੱਖ ਜਿੱਤ ਦਾ ਰਾਸਤਾ ਕੱਢ ਹੀ ਲੈਂਦਾ ਹੈ

ਤੁਹਾਡਾ ਅਤੀਤ ਚਾਹੇ ਕਿੰਨਾ ਹਨੇਰਾ ਰਿਹਾ ਹੋਵੇ ਚਾਹੇ ਕਿੰਨੀਆਂ ਹੀ ਨਿਰਸ਼ਾਵਾਂ ਮਿਲਿਆ ਹੋਣ ਚਾਹੇ ਹਰ ਕਦਮ ਤੇ ਤੁਸੀਂ ਮੂੰਹ ਦੀ ਖਾਦੀ ਹੋਵੇ ਤੇ ਇਥੋਂ ਤੱਕ ਕਿ ਸੰਭਵ ਹੈ ਕਿ ਤੁਹਾਨੂੰ ਕਿਸੇ ਵੀ ਕੰਮ ਵਿਚ ਸਫਲਤਾ ਨਾ ਮਿਲੀ ਹੋਵੇ ਤਾ ਵੀ ਕੋਈ ਕਾਰਣ ਨਹੀਂ ਕਿ ਤੁਸੀਂ ਨਿਰਾਸ਼ ਹੋਕੇ ਬੈਠ ਜਾਓ ਤੇ ਜਿੱਤ ਦੀ ਕਾਮਨਾ ਛੱਡ ਦਿਓ ਜੋ ਵਿਅਕਤੀ ਹਮੇਸ਼ਾ ਆਪਣੀ ਅਸਫਲਤਾ ਵਾਰੇ ਸੋਚਦਾ ਰਹਿੰਦਾ ਹੈ ਉਸਨੂੰ ਕਦੇ ਵੀ ਸਫਲਤਾ ਪ੍ਰਾਪਤ ਨਹੀਂ ਹੁੰਦੀ ਅਤੇ ਇਹ ਸੋਚ ਨੂੰ ਕਹਿੰਦੇ ਈ self confidence ਯਾਨੀ ਸਵੈ ਭਰੋਸਾ ਆਤਮ ਭਰੋਸਾ ਇਹ ਠੀਕ ਹੈ ਕੀਤੇ ਵਿਸ਼ੇਸ਼ ਕਾਰਨਾਂ ਕਰਕੇ ਤੁਹਾਨੂੰ ਪਹਿਲਾਂ ਉਹ ਕੁਛ ਪ੍ਰਾਪਤ ਨਾ ਹੋ ਸਕਿਆ ਹੋਵੇ ਜੋ ਤੁਸੀਂ ਚਾਹੰਦੇ ਸੀ ਆ ਤੁਸੀਂ ਕੀਤੇ ਕਾਰੋਬਾਰ ਵਿਚ ਆਪਣਾ ਪੂਰਾ ਧਨ ਗਵਾਚ ਦਿੱਤਾ ਹੋਵੇ ਆ ਤੁਹਾਡੇ ਮਿੱਤਰ ਅਤੇ ਸੰਬੰਧੀ ਤੁਹਾਡੇ ਨਾਲ ਰੁਸ ਗਏ ਹੋਣ ਤੇ ਤੁਸੀਂ ਬਿਲਕੁਲ ਇੱਕਲੇ ਰਹਿ ਗਏ ਹੋਵੋ ਕੋਈ ਕਾਲ ਕੱਢ ਨਾ ਰਿਹਾ ਹੋਵੇ ਜਾ ਕੋਈ ਆਪਣਾ ਕਹਿਣ ਨੂੰ ਨਾ ਬੱਚਿਆਂ ਹੋਵੇ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 ਤੁਸੀਂ ਕੋਈ ਵੀ ਕੰਮ ਕਰਨ ਦੇ ਕਾਬਿਲ ਨਾ ਰਿਹਾ ਹੋਵੇ ਪਰ ਹਨ ਸਾਰੀਆਂ ਮਾਯੂਸੀਆਂ ਦੇ ਬਾਵਜੂਦ ਤੇ ਤੁਹਾਡੇ ਮਨ ਵਿਚ ਕੀਤੇ ਇਹ ਭਾਵਨਾ ਹੈ ਕੀ ਹਾਰ ਨਹੀਂ ਮਣਾਂਗਾ

ਹੁਣ ਪਤਾ ਨਹੀਂ ਮੈਂ ਜਿੱਤ ਪ੍ਰਾਪਤ ਕਰ ਸਕਦਾ ਹਾਂ ਵੀ ਕਿ ਨਹੀਂ ਉਹ ਬਹੁਤ ਕਮਜ਼ੋਰ ਆਦਮੀ ਹੁੰਦਾ ਹੈ ਉਸ ਵਿਚ ਰੱਤੀ ਭਰ ਦਾ ਵੀ ਆਤਮ ਭਰੋਸਾ ਸਵੈ ਭਰੋਸਾ ਨਹੀਂ ਹੁੰਦਾ ਹੈ ਅਸਲ ਵਿਚ ਤੁਹਾਡੀ ਕਾਬਿਲਿਯਤ ਦਾ ਪੱਟ ਓਦੋ ਲਗਦਾ ਹੈ ਜਦੋ ਤੁਸੀਂ ਸਭ ਕੁਛ ਗਵਾ ਬੈਠਦੇ ਹੋ ਅਜਿਹੇ ਸਮੇ ਤੇ ਤੁਸੀਂ ਹਿੰਮਤ ਹਰ ਕੇ ਬੈਠ ਜਾਵੋ ਤੇ ਮਾਨ ਲਵੋ ਕਿ ਹੁਣ ਕੁਛ ਨਹੀਂ ਕੀਤਾ ਜਾ ਸਕਦਾ